ਏਵੇ ਦਾ ਕੁਛ ਨਹੀਂ ਕਰਿਆ ਪਰ ਆਹ ਤਾ normal ਆ ਆਹ ਤਾ ਸਬ ਨੂੰ ਪਤਾ ਵ ਹੋਰ ਕੋਈ reason ਕਿਵੇਂ ਹੋ ਸਕਦਾ ਤੁਸੀ ਆਪਣੀ ਨਾਲ ਬੈਠ ਕੇ dinner ਕਰ ਲੋ ਉਹ ਵੀ dinner ਹੀ ਇਕ ਹਿਸਾਬ ਦਾ

ਕੋਈ ਨਹੀਂ favourite ਮੈਂ ਦੇਖ ਦੀ ਨਹੀਂ sports ਬਸ ਮੈਂ ਖੁਦ ਖੇਲੀ ਵ ਬਹੁਤ badminton ਬਹੁਤ ਖੇਲਿਆ ਵੀ basketball ਬਹੁਤ ਖੇਲੀ ਆ ਕਸਮ ਆ ਮੈਂ ਅਜੇ ਤਕ ਕਰਿ ਨਹੀਂ ਆ boating ਕੀਤੇ ਵੀ ਚਲ ਜਾਓ boating ਮਿਲ ਜਾਂਦੀ ਆ ਕਸ਼ਮੀਰ ਚ ਹੈ ਇਕ ਜ੍ਹਗਾ ਤੇ ਓਥੇ spotting boat ਵੀ ਹੈ spotting boat ਵਿਚ ਇਕ atm ਵੀ ਹੈ lake ਵਿਚ spoting boat ਤੇ atm ਬਣਿਆ ਹੋਇਆ ਓਥੇ

ਕਾਫੀ ਸਾਰੇ garden ਮਿਲ ਜਾਂਦੇ ਤੁਹਾਨੂੰ chandigarh ਵਿਚ sukhna lake ਓਥੇ boating ਮਿਲ ਜਾਂਦੀ ਆ ਉਸ time ਅਸੀਂ ਗਏ ਸੀ rajouri garden, sukhna lake, rock garden, roke garden ਚ ਇਹ ਆ ਕਿ ਜੋ ਤੁਹਾਡੀ ਮਤਬਲ ਜਿਸ ਤਰਾਂ ਕੁਛ ਟੁਟਿਆ ਸਾਮਾਨ ਹੁੰਦਾ ਨਾ ਜਿੰਦਾ ਚੂੜੀਆਂ ਟੁੱਟ ਜਾਂਦੀਆਂ ਨੇ ਜਾ ਪਲੇਟ ਹਾਣਾ ਜਾ ਕੋਈਂ furniture ਟੁੱਟ ਗਿਆ ਮਤਬਲ ਜੋ ਟੁੱਟਿਆ ਫੁੱਟਆਂ ਸਮਾਨ ਹੁੰਦਾ ਵ ਜੋ ਖ਼ਰਾਬ ਸਮਾਨ ਹੁੰਦਾ ਆ ਓਹਦੇ ਨਾਲ ਬਹੁਤ ਅੱਛੀ ceartivity ਕਰੀ ਹੋਈ ਵਾ ਤਿਆਰ ਕਰਕੇ garden ਬਣਿਆ ਹੋਇਆ ਵੀ ਬਹੁਤ ਵੱਡਾ garden ਆ ਕਾਫੀ ਅੱਛੀ ਚੀਜ਼ ਏ rose garden ਵੀ ਹੈ ਓਥੇ rose garden ਚ ਅਲਗ ਅਲਗ colours ਦੇ rose ਹੈ ਗੇ ਵ but ਉਸ time ਤੇ ਅਸੀਂ ਜਾ ਨਹੀਂ ਪਾਏ late ਹੋ ਗੇ ਸੀ ticket ਨਹੀਂ ਮਿਲੀ ਸੀ ਸਾਨੂੰ ਹਾਜੀ ਬਹੁਤ inserting ਆ ਵੀ ਹੈ ਗਾ ਓਥੇ ਵੀ ਗਏ ਸੀ ਤੁਸੀ ok ok ਇੱਕਲੇ ਜਾਣਾ ਪਸੰਦ ਕਰਦੇ ਹੋ ਬਿਲਕੁਲ ਬਿਲਕੁਲ mam ਹੁਣ ਤਾ family ਕੋਲ time ਹੀ ਨਹੀਂ ਹੁੰਦਾ ਪਹਿਲਾ ਤਾ ਚਲੋ trip ਬਣ ਜਾਂਦੇ ਸੀ ਹੁਣ ਤਾ ਸਿਰਫ ਦੋਸਤਾਂ ਨਾਲ ਜਾਣਾ ਹੁੰਦਾ ਉਹ ਵੀ ਦੋਸਤ ਵੀ ਫਿਲਹਾਲ family ਹੁਣ ਤਾ ਅੰਮ੍ਰਿਤਸਰ ਤਕ ਜਾਣਾ ਹੋ ਵੀ ਸਵੇਰੇ ਜਾਣਾ ਸ਼ਾਮੀ ਵਾਪਿਸ ਨਹੀਂ ਮੈਂ ਸਿਰਫ movies ਚ ਦੇਖਿਆ ਗਾਣਿਆਂ ਦੀ shoting ਹੁੰਦੀ ਤੇ ਦਿਖਦੇ ਵ ਪਿੱਛੇ ਪਹਾੜ ਬਰਫੀਲੇ ਪਹਾੜ ਹਾਂ ਹਾਂ ਕਾਂਗੜਾ ਦੇਵੀ ਕਾਂਗੜਾ ਮਾਤਾ ਮਤਬਲ ਮੰਦਿਰ ਆ ਮੰਦਿਰ ਦੇ ਪਹਾੜ ਤੋਂ ਪਹਾੜ ਨਜ਼ਰ ਆਂਦੇ ਆ ਜਦੋ ਸੂਰਜ ਦੀ ਕਿਰਨਾਂ ਪੈਦੀਆਂ ਇਸ ਤਰਾਂ ਲੱਗਦਾ ਜਿਵੇ ਸੋਨਾ ਪੀਆਂ ਉਪਰ

ਹੁਣ ਤਾ ਸੁਣਨ ਚ ਆਇਆਂ ਵ ਜਦੋ ਤਕ ਸਲਮਾਨ ਖਾਨ ਨਾ ਚਾਵੇ ਓਦੋ ਤੱਕ ਕੋਈ ਵੀ celebrity ਨਾਵਾਂ ਬੰਦਾ ਉਪਰ ਨਹੀਂ ਚੜ੍ਹ ਸਕਦਾ ਮਤਬਲ ਤਰੱਕੀ ਨਹੀਂ ਕਰ ਸਕਦਾ ਕਹਿੰਦੇ ਵ ਸਾਰਾ ਕੁਛ ਸਲਮਾਨ ਖਾਨ ਦੇ ਹੱਥ ਚ ਆ ਇਹਨਾਂ ਚ ਕਿ explore ਕਰਨ ਵਾਲਾ ਵ ਓਹਨੇ ਕਿਸ ਤਰਾਂ ਲੋਕਾਂ ਦੀ ਜ਼ਿੰਦਗੀ ਖਰਾਬ ਕੀਤੀ ਹੋਈ ਵ ਨਹੀਂ ਮੈਂ ਕਿਸੇ ਤਰਾਂ ਨਹੀਂ ਬਣਨਾ ਚਾਹੁੰਦੀ ਮੈਂ ਆਪਣੀ ਪਹਿਚਾਣ ਬਨਾਣਾ ਚਾਹੁੰਦੀ ਇਹੋ ਜਿਹਾ ਮੌਕੇ ਮਿਲਦੇ ਨਹੀਂ ਜਾ ਤਾ ਖੋ ਲੋ ਜਾ ਇੰਤਜ਼ਾਰ ਕਰੋ ਆਪਣਾ mind ਆ ਜਿਥੋਂ ਤਕ ਮਰਜੀ ਲੈ ਜਾਓ ਓਨੂੰ varste ਕਰਨਾ ਚਾਹੁੰਦੇ ਹੋ varste ਕਰੀ ਜਾਯੋ limited ਕਰਨਾ ਚਾਹੁੰਦੇ ਹੋ limited ਕਰੀ ਜਾਯੋ ਤੁਹਾਡੀ ਮਰਜ਼ੀ ਆ ਇਨੀ ਸਾਰੀ example ਦਿਤੀਆਂ ਹੋਰ ਉਸ ਤੋਂ ਵਧੀਆ ਜਿਵੇ ਕੀ

ਹੈ ਤਾ ਮਨ ਲੋ ਅਗਰ ਤੁਸੀ ਖੁਦ transformers ਹੁੰਦੇ ਤੁਸੀ ਵੀ ਜਾਹਿਰ ਜੀ ਗੱਲ ਹੁੰਦਾ ਹੀ ਆ convert ਹੋ ਜੋ ਕਿਸ ਤਰਾਂ ਦਾ ਲਾਗੋ convert ਹੋ ਕੇ ਹੈ ਤੁਸੀ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

hello hello ਅਕਾਸ਼ ਭਾਈ ਕੀ ਹਾਲ ਹੈ?

ਬਸ ਅੱਜਕਲ੍ਹ ਕੁਸ਼ ਨੀ ਅੱਜਕਲ੍ਹ ਘਰ shift ਕੀਤਾ ਸੀ

ਹਾਂ, ਉਹ ਭਾਜੀ ਮੈਂ ਤੁਹਾਨੂੰ ਤਾਂ phone ਕੀਤਾ ਸੀ, ਉਹ ਪੁਰਾਣਾ ਸਾਮਾਨ ਅਸੀਂ ਵੇਚਤਾ ਤੇ ਨਵਾਂ ਸਾਮਾਨ ਸਬ ਕੁੱਝ ਖ਼ਰੀਦਣਾ ਯਾਰ ਕੋਈ box bed ਕਾਫੀ ਤੁਹਾਨੂੰ ਪਤਾ ਘਰ ਚ ਕਿਹਨਾਂ ਸਾਮਾਨ ਆਂਦਾ

ਹਾਂ, ਸਹੀ ਗੱਲ ਐ, ਅਸੀਂ bed ਬਣਾਨੇ ਸੀ, ਹਾਂ ਹਾਂ ਆਪਾਂ ਹੁਣ ਸੋਚਿਆ ਸੀ ਪਾਪਾ ਹੁਣ retire ਹੋਏ ਸੀ ਤੇ ਤਾਂ ਕਰਕੇ ਪਾਪਾ ਕਹਿੰਦੇ ਚੱਲ ਹੁਣ ਵਧਿਆ ਘਰ ਬਨਾਯਿਏ, ਘਰ ਪਹਿਲਾ ਈ ਬਣਾ ਲਿਆ ਸੀ ਪਲਾਸਤਰ ਕਰਾਇਆ ਸੀ ਤੇ ਪੇਟ ਵੀ ਕਰਾ ਲਿਆ ਤੇ ਹੁਣ ਅਸੀਂ ਸੋਚਿਆ ਚੱਲ ਕੰਮ ਹੁਣ ਚੱਲ ਹੁਣ ਸਾਰਾ ਸਾਮਾਨ ਵੇਚ ਮਖਾ ਚੱਲ ਨਵਾਂ ਘਰ ਚ ਨਵਾਂ material ਆਏ ਹਨਾ furniture ਸਬ ਕੁਝ ਵਧਿਆ

sir ਟਾਈਲਾਂ ਦੀ ਗੱਲ ਕਰੀਏ ਤਾਂ ਆਪਣੇ ਮੈਂ ਆਪਣੇ ਕਮਰੇ ਚ ਸਾਰਿਆਂ ਤੋਂ ਪਾਪਾ ਨੇ ਆਪਣੇ ਕਮਰੇ ਚ ਮੰਮੀ ਪਾਪਾ ਨੇ ਰਹਿਣ ਵਾਸਤੇ ਉਹਨਾਂ ਨੇ ਬੜਾ ਵਧਿਆ ਰੂਮ ਬਣਾਇਆ ਆਪਣੇ ਵਾਸਤੇ ਟਾਈਲਾਂ ਵੀ ਬੜੀਆਂ ਵਧਿਆ ਲਾਈਆ ਹਾਂ ਪੈਂਟ ਵੀ ਆਪਣੇ ਹਿਸਾਬ ਨਾਲ ਕਰਾਇਆ ਟਾਈਲਾਂ ਵੀ ਆਪਣੇ ਹਿਸਾਬ ਦੀਆ ਸਬ ਕੁਜ ਲਵਾਇਆ ਹੈਨਾ ਟਾਈਲਾਂ ਪਾਪਾ ਦੇ room ਦਾ ਖ਼ਰਚਾ ਤੇ ਲੱਖ ਤੋਂ ਉੱਪਰ ਗਿਆ ਸੀ ਕਮਰੇ ਆਹੀ ਦਸ ਮਰਲੇ ਜਗਾ ਲਈਆਂ ਤੇ ਉਹਦੇ ਚ ਮੰਮਾ ਦਾ ਕਮਰਾ ਤੇ ਪਾਪਾ ਦਾ ਦੋਨਾਂ ਦਾ ਇਕੱਠੇ double story ਹਾਂ ਤੇ ਇੱਕ ਮੇਰਾ ਕਮਰਾ ਹੋ ਗਿਆ ਹੈਨਾ ਮੈਂ ਤੇ ਆਪਣੇ ਕਮਰੇ ਚ ਵਧਿਆ ਵਧਿਆ ਟੀਵੀ ਸਬ ਕੁਸ਼ ਲਵਾ ਇੱਕ ਭਰਾ ਦਾ ਕਮਰਾ ਆ ਹੈਨਾ ਹਾਂ ਤੇ ਹੁਣ ਜਿੱਦਾਂ

cost ਵੀ ਲਾਓ ਤੇ ਵੀ-ਪਚੀ ਲੱਖ ਰੁਪਿਆ ਖਰਚ ਹੋ ਗਯਾ ਹੋਣਾ

ਅੱਛਾ, ਹਾਂ ਪਹਿਲਾਂ ਘਰ ਆਈ ਪਹਿਲਾਂ ਵੀ ਬਣਾਏ ਸੀ ਬਸ ਅਸੀਂ ਬਸ ਪਲਾਸਤਰ ਨੀ ਕੀਤਾ ਸੀ, ਹੈਨਾ ਹਾਂ ਹਾਂ ਓਹਦੇ ਚ ਦਸੋ ਕਿਹਨਾਂ ਖਰਚਾ ਆਉਣਾ ਆ ਹਾਂ ਬਿਲਕੁਲ ਸਹੀ, ਹੈਨਾ ਅਕਾਸ਼ ਬਾਈ ਨੇ ਮੈਂ ਸੁਣਿਆ ਬਾਕਸ ਬੈਡ ਖਰੀਦਿਆ ਕਾਫ਼ੀ ਵਧਿਆ ਮੈਂ ਤੁਹਾਡੇ ਸਟੇਟਸ ਚੈੱਕ ਕੀਤਿਆ ਇਹ ਤੁਸੀ ਕੀਹਦੇ ਤੋਂ ਖਰੀਦਿਆ

ਇਕ ਦਰਵਾਜ਼ਾ ਬਣਾਇਆ ਤੁਸੀ ਲਾਓ ਲੱਕੜ ਵੀ ਕਾਫੀ ਮਹਿੰਗੀ ਅੱਜਕਲ ਚਲੀ ਪਈਆ, ਹੈਨਾ ਇਕ ਦਰਵਾਜ਼ਾ ਬਣਾਓ ਤੇ ਪੰਜ ਹਜ਼ਾਰ ਦਾ ਦਰਵਾਜ਼ਾ ਬਣਿਆ ਸਾਡਾ ਇਕ, ਤੁਸੀ ਸੋਚ ਵੀਹ ਪੱਚੀ ਦਰਵਾਜ਼ੇ ਲੱਗਿਆ ਤੇ ਸੋਚੋ ਕਿਹਨਾਂ ਖਰਚਾ ਆ ਗਿਆ ਅਸੀਂ ਇਹ ਬਣਾਏ ਸੁਜਾਨਪੁਰੋਂ ਹਾਂ

ਅੱਛਾ ਹਮ ਬਿਲਕੁਲ ਸਹੀ ਗੱਲ ਐ

ਹਾਂ ਹਮ ਅੱਛਾ ਅੱਛਾ ਹਾਂ ਉਹ box bed ਬਣਾਏ ਸੀ ਸੋਫੇ ਵੀ ਬਨਵਾਨੇਂ ਆ ਨਾ ਨਾ, ਅਸੀਂ ਪੁਰਾਣੇ ਘਰ ਚ ਬਣਵਾਇਆ ਸੀ ਪੰਦਰਾਂ ਹਜਾਰ ਰੁਪਈਆ ਲੱਗਿਆ ਸੀ ਤੇ ਹੁਣ ਅਸੀਂ ਪੁੱਛਿਆ ਦੁਕਾਨਾਂ ਚ ਪੁੱਛਿਆ ਸ਼ੋਰੂਮ ਚ ਪੱਚੀ ਤੀਹ ਹਜ਼ਾਰ ਰੁਪਈਆ ਚ, ਸੋਚੋ ਤੁਸੀਂ

ਅਲਮਾਰੀ ਅਲਮਾਰੀ ਕਪੜਿਆ ਵਾਲੀ

ਅੱਛਾ ਨਹੀ ਮੈਂ ਕਿਹਾ ਟਾਈਲਾਂ ਖ਼ਰਾਬ ਨੀ ਹੋਜੇਗੀ ਓਹਦੇ ਨਾਲ

ਹਾਂ ਹਾਂ ਬਿਲਕੁਲ ਸਹੀ ਗੱਲ ਐ ਹਾਂ ਦਸ ਤੋਂ ਬਾਰਾਂ ਹਜ਼ਾਰ ਤੋਂ ਘਟ ਨੀ ਮਿਲਣੀ ਤੁਹਾਨੂੰ ਹੈਨਾ ਹੁਣ ਲੱਕੜ ਵੀ ਅਜਕਲ ਬੜੀ ਮਹਿੰਗੀ ਮਿਲਦੀ ਪਈਆ ਹੁਣ

ਹਾਂ ਹਾਂ ਨਹੀ ਨਹੀ ਖ੍ਰੀਦਣੀਆਂ ਮੈਂ ਕਿਹਾ ਸਾਰਾ ਸਾਮਾਨ ਭਾਜੀ ਨੂੰ ਪੁਛੋਕੋਈ electronics ਦੀ ਵਧਿਆ ਸ਼ੌਪ ਹੋਏ ਹਾਂ ਮੈਂ ਸੁਣਿਆ ਪਠਾਨਕੋਟ ਕੋਈ ਵਧਿਆ ਸ਼ੋਪ ਹੋਏ ਜਿਥੋਂ ਵਧਿਆ ਸਾਮਾਨ ਮਿਲੇ ਕੰਪਨੀ ਦਾ ਮਿਲੇ ਹਾਂ ਹਾਂ ਹਾਂਜੀ ਅੱਛਾ ਹਮ ਨਹੀ ਨਹੀ ਸਾਡਾ ਕੋਈ ਵਾਕਫ਼ ਹੈ ਨੀ ਇਹਨਾਂ ਹਾਂ ਅੱਛਾ

ਹਾਂ ਹਮ ਹਾਂਜੀ ਭਾਜੀ online ਦਾ ਕਿ system ਆ online ਤੋਂ ਮੰਗਾ ਲਈਏ online ਤੋਂ ਠੀਕ ਰਹੇਗਾ

ਹਾਂਜੀ ਹਾਂਜੀ

ਹਾਂਜੀ ਤੇ ਭਾਜੀ ਜਿਦਾਂ ਹੁਣ TV ਖਰੀਦਣਾ LCD ਹੋਣਾ ਕਿਸ company ਦੀ ਖ਼੍ਰੀਦੀਏ ਤੁਹਾਨੂੰ ਕਿਹੜੀ ਵਧਿਆ company ਲਗੇਗੀ

ਹਾਂਜੀ

ਹਾਂ, ਨਹੀ ਤੋਡੇ ਕੋਲ, ਤੋਡੇ ਕੋਲ ਕੇਹੜੀ ਆ? ਅਛਾ ਅਛਾ sound system ਕਿੰਨਾ ਓਦਾ?

ਤੇ ਓਦੀ lightningsir ਏਦਾਂ, lightning ਘਟ ਓਹ ਹੁੰਦੀ ਆ ਨਾ? ਕਈ ਵਾਰ ਜੇਹੜਾ ਆਖਾਂ ਚ lightning ਖਰਾਬ ਹੋਜਾਂਦੀ ਆ ਹਾਂ, ਅਛਾ, ਤੇ ਸੋਨੀ ਕੰਪਨੀ ਦਾ? ਅਛਾ, ਹਾਂਜੀ ਅਛਾ, ਤੇ ਵਹਿਰਲਪੂਲ ਦੀ ਕੰਪਨੀ ਬਾਰੇ ਤੁਹਾਡਾ ਕੀ ਖਿਆਲ ਹੈ? ਕੀ ਵਦੀਆਂ ਆ?

ਹਾਂ ਅਛਾ ਹਾਂਜੀ ਹਾਂਜੀ ਹਾਂਜੀ ਹਾਂ, ਬਿਲਕੁਲ ਠੀਕ ਹੈ

ਹੁਣ ਅੱਜ ਕਲ, AC ਆਹੀ mobile ਨਾਲ ਵੀ use ਕਰ ਸਕਦੇ ਹੋ ਚਾਹੇ, ਕਾਫੀ ਅੱਜਕਲ ਨਵੇ ਓਹ ਆਗਿਆ ਨਾ

ਅਛਾ, ਅਛਾ, ਤੇ ਫੇਰ ਮੈਂ ਇਕ ਗਲ ਪੁਚ੍ਨੀ ਸੀ, ਸੋਨੀ ਕੰਪਨੀ ਦਾ, ਸੁਣਿਆ ਸੋਨੀ ਕੰਪਨੀ ਦਾ sound sysytem ਬੜਾ ਵਦੀਆਂ

ਹਾਂਜੀ ਹਾਂਜੀ ਹਾਂਜੀ, ਤੇ ਹੁਣ microwave ਦੀ ਵੀ ਜਰੂਰਤ ਪੈਣੀ ਆ, ਖਾਣਾ ਗਰਮ ਕਰਨ ਲਈ ਤੇ microwave ਤੁਹਾਡਾ ਕੀ ਖਿਆਲ ਆ? ਕੇਹੜੀ ਕੰਪਨੀ ਦਾ ਖਰੀਦੀਏ?

ਓਦੀ service ਵਦੀਆਂ ਆ service ਵਦੀਆਂ ਕਰਦੇ ਆ ਕੋਈ ਵੀ ਐਲ ਜੀ ਕੰਪਨੀ ਦੀ ਅਛਾ, ਮੈਂ ਕੇਹਾ ਕੋਈ ਹੁੰਦਾ ਨਾ, ਕੋਈ service service ਵਦੀਆਂ ਨੀ ਹੁੰਦੀ, ਹੈਨਾ ਕੋਈ ਖਰਾਬ ਹੋਜੇ, ਕਾਲ ਕਰਿ ਜਾਓ, ਓਦਾ ਜਵਾਬ ਨੀ ਦਿੰਦੇ